ਇਸ ਫੋਟੋ ਵਿੱਚ ਵਾਈਟ ਰੰਗ ਦੇ ਕਾਊਂਟਰ ਨੇ ਬਲੂ ਰੰਗ ਦੀ ਪੱਟੀ ਉੱਪਰਲਾ ਹਿੱਸਾ ਬ੍ਰਾਊਨ --

ਇੱਕ ਵਿਅਕਤੀ ਖੜਾ ਹੈ ਜਿਸਨੇਂ ਬਲੂ ਰੰਗ ਦੇ ਕੱਪੜੇ ਬਲੈਕ ਰੰਗ ਦੇ ਬੂਟ ਅਤੇ ਊਪਰ ਛੱਤ ਦਾ ਹਿੱਸਾ ਦਿਖਾਈ ਦੇ ਰਿਹਾ।

ਜਿਨ੍ਹਾਂ ਨੇ ਵਾਈਟ ਅਤੇ ਬਲੈਕ ਕੱਪੜੇ ਪਾਏ ਨੇ ਰੈਡ ਰੰਗ ਦੀਆਂ ਕੁਰਸੀਆਂ --

ਇਸ ਫੋਟੋ ਵਿੱਚ ਇੱਕ ਸ਼ੋਪ ਦਿਖਾਈ ਦੇ ਰਹੀ ਹੈ ਜਿਸ ਦਾ ਕੱਚ ਦਾ ਕੈਬਨ --

ਇੱਕ ਗ੍ਰੀਨ ਰੰਗ ਦਾ ਸਟੋਰ ਦਿਖਾਈ ਦੇ ਰਿਹਾ ਹੈ ਜਿਸ ਦੇ ਵਿੱਚ ਬਹੁਤ ਸਾਰਾ ਸਾਹਮਣੇ ਸਮਾਨ ਨਜ਼ਰ ਆ ਰਿਹਾ ਹੈ।

ਉਪਰ ਲਾਲ ਅੱਖਰਾਂ ਵਿੱਚ ਆਰਤੀ ਬੁੱਕ ਸੈਂਟਰ ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ।

ਬੈਕ ਸਾਈਡ ਤੇ ਬਹੁਤ ਸਾਰੇ ਪੀਲਰ ਅਤੇ ਛੱਤ ਦਾ ਕੁਝ ਹਿੱਸਾ ਨਜ਼ਰ ਆ ਰਿਹਾ --

ਇਸ ਤੋਂ ਇਲਾਵਾ ਕੁਝ ਹੋਰ ਅਸੈਸਰੀ ਅਤੇ ਬੱਚਿਆਂ ਦੇ ਖੇਡਣ ਆਲਾ ਸਮਾਨ ਅਤੇ ਪਾਉਣ ਵਾਲੇ ਕੱਪੜੇ ਅਤੇ ਉੱਪਰ ਏ_ਸੀ --

ਲੋਹੇ ਦੇ ਪਿੱਲਰ ਰੇਤੇ ਦਾ ਢੇਰ ਖਾਲੀ ਖੇਤ ਨਜ਼ਰ ਆ ਰਹੇ ਨੇਂ।

ਇਸ ਫੋਟੋ ਵਿੱਚ ਇੱਕ ਪਾਰਕ ਦਿਖਾਈ ਦੇ ਰਿਹਾ ਹੈ।

ਇਕ ਨੈਸ਼ਨਲ ਹਾਈਵੇ ਦਿਖਾਈ ਦੇ ਰਿਹਾ ਹੈ ਇਸ ਦਾ ਪੀਲੇ ਅਤੇ ਕਾਲੇ ਰੰਗ ਦਾ ਡਿਵਾਈਡਰ --

ਅਤੇ ਲੋਹੇ ਦਿਆਂ ਐਂਗਲਾਂ ਹਰੇ ਰੰਗ ਦਾ ਹੋਰਡਿੰਗ ਬੋਰਡ --

ਜਿੱਸ ਊਪਰ ਬਰਾਊਨ ਅਤੇ ਗੋਲ੍ਡ ਰੰਗ ਦੇ ਸੋਫ਼ੇ ਦੋ ਲੱਗੇ ਹੋਏ ਹਨ।

ਇਸ ਫ਼ੋਟੋ ਵਿੱਚ ਇੱਕ ਗੋਲਡ ਰੰਗ ਦੀ ਪਾਣੀ ਵਾਲੀ ਟੈਂਕੀ ਜਿਸ ਉੱਪਰ ਬਲੈਕ ਅੱਖਰ--

ਇੱਕ ਸਟੇਜ ਉਪਰ ਔਰਤ ਜਿਸਨੇ ਵਾਈਟ ਰੰਗ ਦੇ ਕੱਪੜੇ ਸਾਹਮਣੇ ਬਹੁਤ ਸਾਰੇ ਲੜਕੇ --

ਲੋਕੀ ਯੋਗਾ ਕਰਦੇ ਨੇ ਉੱਪਰ ਗੋਲਡ ਬਲੈਕ ਲਾਈਟਾ ਜਗਦੀਆਂ --

ਬੈਕਸਾਈਡ ਤੇ ਇੱਕ ਕੱਚ ਦਾ ਕੈਬਿਨ ਇੱਕ ਵਿਅਕਤੀ ਗੱਤਾ ਚੱਕੀ ਖੜਾ --